ਜਿੱਸ ਪਿਕਚਰ ਦੇ ਵਿੱਚ ਬਹੁਤ-

ਜਿੱਸ ਕੇਸ ਵਿੱਚ ਅੱਸੀਂ ਬਹੁਤ ਸਾਰੇ ਪੈਂਟ ਕੋਟ ਲੱਗੇ ਹੋਏ ਦੇਖ ਰਹੇ ਹਾਂ।

ਜਿਸ ਪੈਲਸ ਦੇ ਵਿੱਚ ਅਸੀਂ ਬਹੁਤ ਵਧੀਆ ਸਜਾਵਟ ਹੋਈ ਦੇਖ ਰਹੇ ਹਾਂ।

ਇੱਸ ਵਿੱਚ ਬਹੁਤ ਤਰਹਾਂ ਦੀ ਟੈਂਟ ਚੇਅਰਜ਼ ਕੁਰਸੀਆਂ ਲੱਗੀਆਂ ਹੋਈਆਂ ਹੈਂ।

ਸੜਕ ਬਣੀ ਹੈ ਜਿਸ ਸੜਕ ਦੇ ਉੱਤੇ ਇੱਕ ਮੂਰਤੀਆਂ ਵੀ ਬਣੀਆਂ ਹੋਈਆਂ ਹੈਂ।

ਜੋ ਕਿ ਬਹੁਤ ਵਧੀਆ ਢੰਗ ਦੇ ਨਾਲ ਟੰਗੇ ਹੋਏ ਹੈ ।

ਇਸ ਗਰਾਊਂਡ ਵਿੱਚ ਬੱਚੇ ਆਪਣੀ ਰੇਸ ਲਗਾਂਦੇ ਹੋਏ ਨਜ਼ਰ ਆ ਰਹੇ ਹੈ।

ਬਹੁਤ ਵਧੀਆ ਵਧੀਆ ਸ਼ਾਨਦਾਰ ਸ਼ਾਂਤ ਵਿਊ ਦੇਖ ਰਹੇ--

ਜਿੱਸ ਮੰਦਰ ਦੇ ਵਿੱਚ ਬੋਹੁਤ ਸਾਰੀਆਂ ਔਰਤਾਂ ਪੂਜਾ ਕਰਦਿਆਂ ਨਜ਼ਰ ਆ ਰਹੀਆਂ ਹਨ ਜੋਕਿ ਇਸ ਵਿੱਚ--

ਜੋ ਕਿ ਬਹੁਤ ਸ਼ਾਂਤ ਜਿਹਾ ਤੇ ਖੁੱਲਾ ਜਿਹਾ ਬਣਿਆ ਹੋਇਆ ਹੈ।

ਇਸ ਵਿੱਚ ਅਸੀਂ ਦੋ ਦੁਕਾਨਾਂ ਵੀ ਦੇਖ ਰਹੇ ਹਾਂ ਜਿਸ ਵਿੱਚ ਕੁਝ ਬੰਦੇ--

ਕੰਮ ਬਹੁਤ ਵਧੀਆ ਤਰੀਕੇ ਦੇ ਨਾਲ ਕਰ ਰਹੇ--

ਇਸ ਸਮੁੰਦਰ ਦੇ ਕੰਡੇ ਉੱਤੇ ਇੱਕ ਆਦਮੀ ਪੱਥਰਾਂ ਉੱਤੇ ਬੈਠ ਕੇ ਆਪਣੀ ਤਸਵੀਰ ਖਿਚਾ ਰਹਾ ਹੈ।

ਏਹ ਇੱਕ ਪਾਰਕ ਹੈ ਜਿੱਸ ਵਿੱਚ ਬੋਹੁਤ ਤਰਹਾਂ ਤਰਹਾਂ ਦੇ ਛੋਟੇ ਬੱਚੇ ਆਂ ਦੇ ਝੂਲੇ ਲੱਗੇ ਹੋਏ ਹੈਂ।